ਇਹਦੇ ਵਿੱਚ ਮਾਲ ਲੋਡ ਹੋ ਰਿਹਾ ਹੈ ਇੱਕ ਪਾਸੇ ਤੁਹੀ ਦੇਖ ਸਕਦੇ ਹੋ ਜਿਹੜਾ ਇੱਕ ਹੋਰ ਟਰੱਕ ਹੈ ਜਿਹੜਾ ਜਾਂਦਾ ਹੋਇਆ ਨਜਰ ਆਂਦੈ ਇੱਥੇ ਦਾ ਹਰਿਆਲੀ ਆਲਾ ਜਿਹੜਾ ਵਾਤਾਵਰਣ ਏ ਆ।

ਅੰਦਰ ਦੇਖ ਸਕਦੇ ਹਾਂ ਕਿੰਨਾਂ ਸਾਰਾ ਸਮਾਨ ਪਿਆ ਆ ਟੇਬਲ ਵੀ ਪਏ ਆ ਕੁਰਸੀਆਂ ਵੀ ਪਈਆਂ ਹੋਈਆਂ ਕੁਰਸੀਆਂ ਬੜੀਆਂ ਫੈਂਸੀ ਹੈਂ ਕਾਉੰਟਰ ਵੀ ਵਧੀਆ ਫੈਂਸੀ ਹੈ ਕਾਉੰਟਰ ਤੇ ਸਮਾਨ ਪਿਆ ਹੋਇਆ।

ਇੱਥੋਂ ਤੁਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਤੇ ਕਾਪੀਆਂ ਲੈ ਕੇ ਦੇ ਸਕਦੇ ਹਾਂ ਤੇ ਇੱਥੇ ਜਿਲਤਾਂ ਵੀ ਲਵਾਂ ਸਕਦੇ ਹਾਂ ਕਾਪੀਆਂ ਦੇ ਕਵਰ ਵੀ ਮਿਲਦੇ ਆ।

ਇਥੇ ਤੁਸੀਂ ਜਾ ਸਕਦੇ ਹਾਂ ਤੇ ਇਥੇ ਦਾ ਸਮਾਨ ਵਧੀਆ ਆ ਇੱਕ ਵਾਰੀ ਜਰੂਰ ਜਾ ਕੇ ਆਓ।

ਇੱਥੇ ਸਜਾਵਟ ਬੜੀ ਸੋਹਣੀ ਹੋਈ ਆ ਲਾਈਟਾਂ ਵਗੈਰਾ ਬੜੀਆਂ ਸੋਹਣੀਆਂ ਲੱਗੀਆਂ ਹੋਈਆਂ ਏ ਆ।

ਤੇ ਪੂਰੇ ਸਮਾਨ ਨਾਲ ਭਰਿਆ ਹੋਇਆ ਹੈ ਜਾ ਇਹਨਾਂ ਚ ਆਲੂ ਵਗੈਰਾ ਜਾ ਕੋਈ ਸਬਜੀਆਂ ਵਗੈਰਾ ਭਰੀਆ ਆ।

ਜੋ ਕਿ ਮੈਚ ਦੇਖਣ ਆਈ ਹੋਈ ਆ ਇਥੇ ਦਾ ਮਾਹੌਲ ਵਧੀਆ ਦੇਖ ਆ ਸਕਦੇ ਘਾਹ ਵੀ ਲੱਗੀ ਹੋਈ ਆ ਤੇ ਇਥੇ ਲਾਈਟਾਂ ਵਗੈਰਾ ਵੀ ਲੱਗੀਆਂ ਆ।

ਆ ਤੁਸੀਂ ਦੇਖ ਸਕਦੇ ਆ ਇੱਕ ਵਾਟਰ ਪਾਰਕ ਆ ਇੱਕ ਪੂਲ ਬਣਿਆ ਹੋਇਆ ਹਨਾ ਸਵਿਮਿੰਗ ਪੁੱਲ ਇਹਦੇ ਵਿੱਚ ਦੇਖ ਸਕਦੇ ਜਿਹੜੇ ਬੱਚੇ ਆ।

ਸਵੀਵਿੰਗ ਕਰਦੇ ਪਏ ਆ ਤੇ ਆਪਣਾ ਇੰਜੋਯ ਕਰਦੇ ਪਏ ਆ ਡਾਂਸ ਵਗੈਰਾ ਕਰਦੇ ਹੋਏ ਨਜ਼ਰ ਆਂਦੇ ਇੱਥੇ ਦਾ ਮਾਹੌਲ ਵਧੀਆ ਏ ਆ।

ਤੇ ਇਹਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਵਾਤਾਵਰਨ ਵਧੀਆ ਇੱਕ ਦੇਖ ਸਕਦੇ ਆ ਇਹਦੇ ਦੁਆਲੇ--

ਤੇ ਇੱਥੇ ਜਿਹੜਾ ਪ੍ਰੋਗਰਾਮ ਚਲਦਾ ਆ ਇੱਥੇ ਪੱਚੀ ਦਿਸੰਬਰ ਨੂੰ ਕ੍ਰਿਸਮਸ ਡੇ ਵੀ ਮਨਾਇਆ ਜਾਂਦਾ ਆ ਜਦੋਂ ਕਿ ਯਿਸ਼ੂ ਦਾ ਪ੍ਰੋਗਰਾਮ ਹੁੰਦਾ ਆ।

ਤੇ ਮਜ਼ਦੂਰ ਆ ਵਧੀਆ ਦਿਹਾੜੀ ਵੀ ਲਾਂਦੇ ਆ ਤੇ ਮਿਹਨਤ ਵੀ ਬੜੀ ਕਰਦੇ ਆ ਮਿੱਟੀ ਵਗੈਰਾ ਵੀ ਪਈ ਆ।

ਇਹ ਹੈਗਾ ਹੈ ਮੁਹੰਮੱਦ ਸਰਫ਼ਰਾਜ਼ ਦਾ ਢਾਬਾ ਤੇ ਨਾਮ ਹੈਗਾ ਹੈ ਸ਼ਰਮਾ ਸ਼ਮਾ ਬਿਰਯਾਨੀ ਢਾਬਾ।

ਤੇ ਸਾਈਡ ਤੇ ਤੁਸੀਂ ਦੇਖ ਸਕਦੇ ਹ ਇੱਕ ਟਾਵਰ ਵੀ ਬਣਿਆ ਜਿਹਦੇ ਵਿੱਚ ਕਲੋਕ ਲੱਗੀ ਹੋਈ ਘੜੀ।

ਤੇ ਇਹ ਤੁਸੀਂ ਦੇਖ ਸਕਦੇਹਾਂ ਇੱਥੇ ਦਾ ਮਾਹੌਲ ਵਧੀਆ ਹੈ ਇਹਨੇਂ ਜਿਹੜੀ ਡਰੈੱਸ ਪਾਇ ਹੈ ਬੜੀ ਸੋਹਣੀ ਹੈਗੀ ਆ।

ਜਿਹੜੀ ਦਿਵਾਰ ਦੀ ਡੈਕੋਰੇਸ਼ਨ ਕੀਤੀ ਆ ਨਾਂ ਇਹਨੀਂ ਸੋਹਣੀ ਕੀਤੀ ਆ ਵਈ ਇਹਦਾ ਜਿਹੜਾ ਕਰਲ ਕਲਰ ਏ ਆ ਗੋਲਡਨ ਰੰਗ ਏ ਆ।

ਝੂਟੇ ਵਗੈਰਾ ਲੱਗੇ ਨੇ ਦੇਖੋ ਕਿੰਨੇ ਸਾਰੇ ਝੂਲੇ ਲੱਗੇ ਨੇ ਇੱਥੇ ਬੱਚਿਆਂ ਲਈ ਵੀ ਲੱਗੇ ਨੇ ਤੇ ਵੱਡਿਆਂ ਦੇ ਵੀ ਲੱਗੇ ਨੇ।

ਇਥੇ ਤੁਸੀ ਘੁੰਮਣ ਲਈ ਜਾ ਸਕਦੇ ਹਾਂ। ਮੇਲਾ ਦੇਖ ਕੇ ਆ ਸਕਦੇ ਇੰਜੋਏ ਕਰ ਸਕਦੇ ਆਂ ਇਥੇ ਝੂਟੇ ਬੜੇ ਵਧੀਆ ਲੱਗੇ ਆ।

ਆਹ ਨਾ ਤੁਸੀਂ ਜਿਹੜੀ ਦੁਕਾਨ ਦੇਖਦੇ ਆ ਨਾ ਇੱਥੋਂ ਤੁਹਾਨੂੰ ਵ੍ਹੀਲਸ ਮਿਲਣਗੇ ਜਿਵੇਂ ਕੀ ਗੱਡੀਆਂ ਦੇ ਹੋਗੇ ਜਾ ਮੋਟਰਸਾਈਕਲਾਂ ਦੇ ਹੋਗੇ ਇੱਥੋਂ ਤੁਹਾਨੂੰ ਹਰ ਇਕ ਤਰਹਾਂ ਦਾ ਵ੍ਹੀਲ ਮਿਲ ਜੇਗਾ।

ਤੁਸੀਂ ਦੇਖ ਸਕਦੇ ਹੈ ਇੱਕ ਕਲੀਨਿਕ ਦੇਖਣ ਨੂੰ ਨਜ਼ਰ ਆਂਨ ਦੇਆ ਤੇ ਦੇਖ ਸਕਦੇ ਆ ਕਲੀਨਿਕ ਦਾ ਜਿਹੜਾ ਮਾਹੌਲ ਆ ਬੜਾ ਵਧੀਆ ਆ।

ਤੇ ਬਾਕੀ ਦੇਖ ਸਕਦੇ ਆ ਸੈਟਿੰ ਵਗੈਰਾ ਵੀ ਲੱਗੇ ਆ ਇਥੇ ਜਿਹੜੇ ਡਾਕਟਰ ਆ ਵਧੀਆ ਆ।

ਏਸ ਪਿੱਚਰ ਵਿੱਚ ਨਾ ਜਿਹੜਾ ਤੁਹੀ ਵਿਊ ਦੇਖਦੇ ਆਂ ਇਹ ਹੈਗਾ ਐ ਵਈ ਸੋਫ਼ੇਆਂ ਦਾ ਇੱਥੇ ਸੋਫ਼ੇ ਤਿਆਰ ਕੀਤੇ ਜਾਂਦੇ ਆਂ ਹੁਣ ਦੇਖ ਸਕਦੇ ਆਂ ਵਈ ਆਹ ਸੋਫ਼ੇ ਕਿੰਨੇ ਵਧੀਆ ਤਿਆਰ ਕੀਤੇ ਆ।

ਆਹ ਨਾ ਤੁਸੀਂ ਦੇਖ ਸਕਦੇ ਹੈ ਇਕ ਪੈਲਸ ਦਾ ਵਿਊ ਪੈਲਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਮਾਹੌਲ ਬੜਾ ਵਧੀਆ ਆ ਅੰਦਰ ਜਿਹੜਾ ਪਾਰਟੀ ਚਲਦੀ ਪਈ ਆ।

ਖਾਣ ਪੀਣ ਦਾ ਅਰੇਂਜ ਬੜਾ ਵਧੀਆ ਆ ਫਾਸਟ ਫੂਡ ਵੀ ਲੱਗਾ ਆ ਤੇ ਰੋਟੀ ਵੀ ਚੱਲ ਰਹੀ ਆ ਇੱਥੇ ਦਾ ਖਾਣਾ ਵੀ ਵਧੀਆ।

ਆਪ ਤੁਹੀ ਦੇਖ ਸਕਦੇ ਜਿਹੜਾ ਹੈਗਾ ਨਾ ਨਜ਼ਰ ਆਣ ਦਿਆ ਇੱਕ ਫਾਸਟ ਫੂਡ ਦੀ ਸ਼ੋਪ ਹੈਗੀ ਆ।

ਆ ਤੁਹੀ ਦੇਖ ਸਕਦੇ ਆਂ ਖੇਤ ਈ ਖੇਤ ਨਜ਼ਰ ਆਂਦੇਆ ਤੇ ਖੇਤਾਂ ਦਾ ਮਾਹੌਲ ਵਧੀਆ ਏ ਆ ਸਵੇਰ ਦਾ ਟਾਈਮ ਲੱਗਦਾ ਪਿਆ ਏ ਆ।